ਇੱਕ ਮੁੰਡਾ ਜੋਕੀ ਸ਼ੀਸ਼ੇ ਦੇ ਵਿੱਚ ਅਪਨੀ ਫ਼ੋਟੋ ਖਿੰਚ ਰਿਹਾ।

ਇਥੇ ਇੱਕ ਰੋਡ ਬਣਿਆ ਰੋਡ ਦੇ ਲਾਗੇ ਬਹੁਤ ਸਾਰੀਆਂ ਪਹਿਲੀਆਂ ਬਣੀਆਂ ਹੋਈਆਂ ਪਹਿਲੀਆਂ ਦੇ ਵਿੱਚ ਝੋਨਾ ਲੱਗਿਆ ਹੋਇਆ।

ਦੋ ਗੱਡੀਆਂ ਲੱਗੀਆਂ ਹੋਈਆਂ ਇੱਥੇ ਇੱਕ ਗਾਰਡਨ ਵੀ ਬਨਿਆ ਹੋਇਆ ਹੈ ਜਿੱਸ ਵਿੱਚ ਬਹੁਤ ਸਾਰੇ ਝੂਟੇਂ ਵਗੈਰਾ ਬਣੇ ਹੋਏ ਹੈਂ।

ਬੂਟੇ ਵੀ ਲੱਗੇ ਹੋਏ ਹੈ ਇਥੇ ਤੇ ਆਸਮਾਨ ਦੇ ਉੱਤੇ ਚਿੱਟੇ ਰੰਗ ਦੇ--

ਪਿੰਕ ਰੰਗ ਦੇ ਤੇ ਲਾਲ ਰੰਗ ਦੇ ਵੀ ਲੱਗੇ ਹੋਏ ਐ ਬਹੁਤ ਸਾਰੇ ਲੋਕ ਇੱਥੇ ਖੜੇ ਵੀ ਹੈਗੇ ਬੂਟੇ ਵਗੈਰਾ ਵੀ ਬਣੇ ਹੋਏ ਐ।

ਮਸਾਲੇ ਦੀਆਂ ਡੱਬੀਆਂ ਰੱਖੀਆਂ ਹੋਈਆਂ ਬਹੁਤ ਸਾਰੀਆਂ ਨਮਕੀਨ ਦੇ ਪੈਕਟ ਵੀ ਇੱਥੇ ਲੱਗੇ ਹੋਏ ਆ ਧੂਫ ਦੀਆਂ --

ਡੱਬੀਆਂ ਵੀ ਰੱਖੀਆਂ ਹੋਈਆਂ ਬਹੁਤ ਸਾਰੀਆਂ ਬਿਸਕੁਟ ਵੀ ਰੱਖੇ ਹੋਏ ਐ।

ਔਰ ਕੈਫੇ ਦੇ ਅੰਦਰ ਬਹੁਤ ਸਾਰੀਆਂ ਫ਼ੋਟੋਆਂ ਵੀ ਲੱਗਿਆਂ ਹੋਈਐਂ।

ਇੱਥੇ ਘਰ ਦੇ ਉੱਤੇ ਬਹੁਤ ਸਾਰੇ ਸੋਲਰ ਸਿਸਟਮ ਲੱਗੇ ਹੋਏ ਐ ਬਹੁਤ ਸਾਰੇ ਮਕਾਨ ਵੀ ਇਥੇ ਬਣੇ ਹੋਏ ਆ।

ਇਹ ਇੱਕ ਕਲੀਨਿਕ ਹੈ ਕਲੀਨਿਕ ਦੇ ਅੰਦਰ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇਂ ਇੱਕ ਨੀਲੇ ਰੰਗ ਦਾ ਡਸਟਬਿਨ ਵੀ ਲੱਗਿਆ ਹੋਇਆ।

ਦੀਵਾਰ ਤੇ ਬਹੁਤ ਸਾਰੀ ਫੋਟੋਆਂ ਤੇ ਇੱਕ ਪੱਖਾ ਵੀ ਲੱਗ ਗਿਆ ਹੋਇਆ।

ਬਹੁਤ ਸਾਰੇ ਲਾਈਟਾਂ ਭੀ ਲੱਗਿਆਂ ਹੋਈਐਂ ਇੱਕ ਇੱਕ ਬੰਦਾ ਤੇ ਜਨਾਨੀ ਫੋਟੋ ਖਿੰਕਵਾ ਰਹੇ ਹਨ।